ਰੇਤ ਲੱਗੀ ਨੂੰ ਪਤਾ ਉਹਨੂੰ ਦੇ ਆਈ ਉਹ

ਆਹੋ ਉਨ੍ਹਾਂ ਨੂੰ ਜ਼ਰੂਰੀ ਹੈਨਾ। ਉਨ੍ਹਾਂ ਕੋਲ ਹੈ ਵੀ ਸਾਰਾ ਕੁਝ ਵਾ ਹੈਨਾ। ਉਹ ਤਾਂ ਹੈ। ਮਨੂੰ ਵਿਚਾਰੀ ਨੰ ਮੰਗੇ ਸੀ ਉਹ ਪ੍ਰਾਹੁਣੇ ਵਾਸਤੇ ਭੀ ਮੈਂ ਤੈਨੂੰ ਪਤਾ ਉਹਦਾ ਪ੍ਰਾਹੁਣਾ ਅੱਗੇ ਬਿਮਾਰ ਮੰਜੀ ਤੇ ਉਹਨੂੰ ਤਾਂ ਜਰੂਰੀ ਵੀ ਹੈਨਾ । ਉਨੂੰ ਦੇ ਵੀ ਦਿੰਦੀ ਤਾਂ ਵੀ ਕੋਈ ਨਹੀ ਸੀ।

ਆ ਮਨੂੰ ਆਹੋ ਆਹੋ ਤੇ ਮਨੂੰ ਦੇ ਪ੍ਰਾਹੁਣੇ ਨੇ ਤਾਂ ਨਹੀ ਦਿੱਤੇ ਹੋਣੇ ਵੀ ਹੁਣ ਬੀਮਾਰ ਵਾ। ਕਿੱਦਾਂ ਨਹੀ ਕਿੱਥੋਂ ਨਹੀ ਉਹਨੇ ਅੱਗੇ ਬੇਥਰੇ ਦਿੱਤੇ । ਅੱਗੇ ਵੀ ਪੰਜਾਹ ਹਜ਼ਾਰ ਦਿੱਤਾ ਸੀ ਪਰ ਉਨੇ ਵਾਪਸ ਕਰਤਾ ਸੀ ਇਹਨੂੰ। ਹਾਂ। ਉਹ ਤਾਂ ਇਹ ਗੱਲ ਹੈਗੀ ਝਲਦੀਆਂ ਨੇ ਅਗਾੰਹ ਕੀ ਆ ਸਾਰੇ।

ਸਾਰੇ ਝੱਲਦੇ ਦੀਦੀ ਉਦੋਂ ਹੈਨਾ। ਜਿਹਦੀਆਂ ਝੱਲਦੀਆਂ ਉਹਦੇ ਨਾਲ ਬੀਮਾਰ ਹੋ ਗਿਆ ਤੇ ਫੇਰ ਉਹਨੂੰ ਵਿਚਾਰੀ ਨੂੰ।

ਉਹਨੂੰ ਦੇ ਤੇ ਤੇ ਉਹਨੂੰ ਰਹਿਣ ਤਾਂ ਜਵਾਬ ਦੇ ਤਾ।

ਨਹੀ ਉਹਨੇ ਜਾਣਾ ਸੀ ਨਾ ਓਹਨੂੰ ਕਹਿਦੇ ਫੋਨ ਆ ਗਿਆ ਛੇਤੀ। ਅੱਛਾ।

ਹਾਂ ਜੀ ਦੇ ਦੇਣੇ ਨੇ ਉਹਨੇ ਦੋ ਮਹੀਨਾਂ ਨੂੰ ਆਉਣ ਕੇ। ਮੈਂ ਸਾਨੂੰ ਕੀ ਜਦੋਂ ਮਰਜੀ ਦਏ ਸਾਡਾ ਕੀ ਲੈਣਾ ਦੇਣਾ ਵਿੱਚ। ਆਹੋ ਕਹੇ ਜਦੋਂ ਮਰਜੀ ਦੇਵੇ ਆਹੋ ਠੀਕ ਆ। ਵੈਸੇ ਤਾਂ ਇਹ ਬੜਾ ਬਦਲ ਜਿਹੀ ਗਈ ਦੀਦੀ। ਪੈ ਗਿਆ ਫਰਕੇ ਏਦਾ ਪੈ ਗਿਆ ਵਾਵੇ ਆਹੋ ਬੜਾ ਪੈ ਗਿਆ ਵਾ। ਨਹੀ ਤਾਂ ਅੱਗੇ ਵਰਗੀ ਨਹੀ ਰਹੀ ਏ। ਹਮ

ਹਮ ਇੱਕ ਤਾਂ ਬਥੇਰਾ ਕਰਦੀ ਹੁੰਦੀ। ਸਾਡੇ ਘਰ ਵੀ ਆਉਣਾ ਜਾਣਾ।

ਪਹਿਲਾਂ ਵਾਲਾ ਕੰਮ ਮੈਂ ਰਿਹਾ ਹੀ ਨਹੀ। ਨਾ ਅਸੀ ਆਪ ਵੀ ਹਿਸਾਬ ਨਾਲ ਰਹਿੰਦੇ ਹਾਂ। ਨਾ ਕਿਸੇ ਵੱਲ ਜਾਉ ਤੇ ਨਾ ਆਉ। ਚੰਗਾ ਸਗੋਂ ਕੇ ਵਧੀਆ ਇੱਦਾਂ ਦਾ System ਆਪਣਾ ਘਰ ਚ ਨਹੀ ਕੰਮ ਮੁੱਕਦੇ ਤੇ ਬਾਹਰ ਲੋਕਾਂ ਦਾ ਕੀ ਕੁਝ ਦੇਣਾ। ਆਹ ਕੰਮ ਹੀ ਨਹੀ ਸਾਰਾ ਦਿਨ ਨਿਬੜਦਾ। ਕਦੀ ਉਹ ਕਰ ਲਉ ਤੇ ਕਦੀ ਯੇ ਕਰ ਲਉ ਇਹ ਮੇਰੇ ਨਿਆਣੇ ਚਲ ਜਾਂਦੇ ਹਾਂ। ਸਾਰਾ ਦਿਨ ਵਿਹਲੇ ਬਸ। ਕੰਮ ਹੀ ਘਰ ਦਾ ਕਰਦੇ ਰਹੀਦਾ।

ਆਹ ਕਦੀ ਆ ਕੰਮ ਤੇ ਕਦੀ ਉਹ ਕੰਮ ਆਉ ਤੇ ਕੀ ਕਰਨਾ ਫਿਰ ਵਿਹਲਿਆਂ ਨੇ। ਘਰ ਦਾ ਵੀ ਨਹੀ ਕਰਨਾ ਤੇ ਕੀ ਕਰਨਾ? ਆਉ ਫੇਰ ਤੈਨੂੰ ਪਤਾ ਹੀ ਹੈ।

ਹਾਂ ਠੀਕ ਹੈ ਵਧੀਆ। ਹੋਈ ਜਾਂਦਾ ਸੁੱਕਰ ਹੈ ਟਾਈਮ ਪਾਸ ਸਹੀ ਗੱਲ। ਚਲੋ

ਆਹੋ ਇਹੀ ਨਹੀ ਪਤਾ ਹੁਣ ਕਿ ਘੱਲਣਾ ਟਾਇਮ ਪਾਸ ਹੀ ਤੇ। ਹਮ

ਮੈਂ ਵੀ ਕਿਹਾ ਕਿੱਥੇ ਗਏ? ਆਓ ਰਿੰਕੂ ਹੋਣੀਆਂ ਗਈਆਂ ਉੱਥੇ ਸਾਡੇ ਪੇਕੇ ਗਈ ਆਪਣੇ ਹਮ

ਅਮਨ ਤਾਂ ਕਹਿਣ ਰਿਹਾ ਤੇ ਉਥੇ ਗਈ ਆ। ਬੰਦਗੀ ਕਰਾਈ ਭਰਾ ਨੇ ਤੇ ਉੱਥੇ ਗਈ ਆ।

ਪਾਸ ਹੋ ਗਈ ਅਗਲੀ ਨੂੰ ਤਾਂ ਬੈਗ ਵੀ ਮਿਲ ਗਿਆ। ਕੀ ਮਿਲਿਆ ਵਾ?

ਸਕੂਲੋਂ ਮਿਲਿਆਂ ਬੈਗ? ਹਾਂ ਸਕੂਲੋਂ ਬੈਗ ਮਿਲਿਆ ਉਹਨੂੰ। ਫੇਰ ਉਹਨੂੰ ਵਰਦੀ ਮਿਲੀ। ਬੂਟ ਜਰਾਬਾਂ ਮਿਲੀਆਂ।

ਹੁਣ ਫੇਰ ਮਿਲੀਆਂ ਇੱਕ ਦਿਨ।

ਚਲੋ ਵਧੀਆ। ਆਹੋ ਇਹ ਵੀ ਚੱਲ ਮਹਾਰਾਜਾ ਇਹ ਵੀ ਸਹੂਲਤ ਹੈ ਵਾ। ਆਹੋ ਹੁਣ ਤੇ ਏਥੇ ਵੀ ਬਥੇਰੀ ਪੜ੍ਹਾਈ ਜੇ ਕੋਈ ਪੜ੍ਹਨ ਵਾਲਾ ਹੋਵੇ ਤੇ

ਚੱਲੋ ਠੀਕ ਆ ਫਿਰ ਦੀਦੀ। ਚੰਗਾ।

ਆਪਣੇ job ਦੇ ਬਾਰੇ ਕੁੱਝ ਗੱਲਾਂ ਦਸਣੀਆਂ ਚਾਹੁੰਦਾ ਤੇ ਮੈਂ ਜਦੋਂ ਪਿੰਡ ਤੋਂ, ਇੱਥੇ ਚੰਡੀਗੜ੍ਹ ਆਇਆ ਤੇ ਕੁਝ ਮੈਂ ਉਹਦੀਆਂ ਗੱਲਾਂ ਤੁਹਾਡੇ ਨਾਲ ਅੱਜ ਸਾੰਝੀਆਂ ਕਰਣੀਆਂ, ਤੇ ਮੈਂ ਵੈਸੇ ਮੁਕਤਸਰ ਸਾਹਿਬ ਤੋਂ belong ਕਰਦਾਂ, ਤੇ ਮੁਕਤਸਰ ਦੇ ਕੋਲੇ ਉੱਥੇ ਮੇਰਾ ਇੱਕ ਪਿੰਡ ਆ ਭੰਗਝੜੀ, ਜੋ ਕੇ ਕਰੀਬ ਬਾਰ੍ਹਾਂ ਤੋਂ ਤੇਰ੍ਹਾਂ kilometer ਆ ਮੁਕਤਸਰ ਤੋਂ, ਤੇ ਪਿਛਲੇ ਸਾਲ ਮੈਂ ਨਾ ਅੰ ਦੋ ਹਜ਼ਾਰ ਬਾਈ ਦੇ ਵਿੱਚ ਚੰਡੀਗੜ੍ਹ ਆਉਣਾ, ਤੇ ਮੇਰੇ ਆਉਣ ਦਾ ਸਬੱਬ ਕਿੱਦਾਂ ਬਣਦਾ, ਵੀ ਮੇਰਾ ਨਾ ਇੱਕ friend ਆ ਉਹਦਾ ਨਾਮ ਹੈਗਾ Davy, ਤੇ ਉਹ ਇੱਥੇ job ਜੂਬ ਮਤਲਬ, ਅੰ ਮੈਂ ਉਹਨੂੰ ਕਿਹਾ ਯਾਰ ਬੀ ਕਿਤੇ job ਜੂਬ ਹੀ ਲਵਾਦੇ

ਤੇ ਫਿਰ ਕੀ ਹੁੰਦਾ ਵੀ ਨਾ, ਮੈਂ ਮੈਨੂੰ ਉਹ ਇੱਕ number ਦਿੰਦਾ ਬੀ ਏਸ number ਤੇ ਨਾਂ ਤੂੰ contact ਕਰਲਾ ਵੀ ਤੈਨੂੰ ਬੀ ਏ job ਤੇ ਲਵਾ ਦੂ ਏ ਬੰਦਾ ਤੇ

ਤੇ ਮੈਂ ਉਹਦੀਆਂ story ਆਂ ਦੇਖਦਾ ਹੁੰਦਾ ਸੀ ਹਾਂ ਬੀ ਇਥੇ ਮਤਲਬ ਕੰਮ ਲਈ ਲੜਕੇ ਜਾਂ ਲੜਕੀਆਂ ਚਾਹੀਦੇ ਆ, ਇੰਨੀ salary ਆ ਇਨਾਂ ਸਾਰਾ ਸੱਭ ਕੁਝ ਆ, ਤੇ ਫਿਰ ਮੈਂ ਕੀ ਕੀਤਾ ਨਾ ਬੀ ਇੱਕ ਦਿਨ ਉਹਦੀ story ਤੇ ਮੈਂ ਉਹਨੂੰ ਕਹਿਤਾ ਵੀ ਮੈਨੂੰ job ਚਾਹੀਦੀ ਆ ਤੇ ਮੈਨੂੰ job ਲੁਆਦੋ, ਮੈਨੂੰ ਉਹ ਕਹਿੰਦਾ ਵੀ ਮੈਨੂੰ ਕੱਲ ਨੂੰ ਇੰਨੇ ਵਜੇ ਮੈਨੂੰ call ਲਾਲਈਂ। ਤੇ ਮੈਂ ਜਿੰਨੇ ਵਜੇ ਫਿਰ ਮੈਨੂੰ ਉਹਨੇ ਕਿਹਾ ਕਿ call ਕਰੀਂ, ਤੇ ਮੈਂ ਉਹਨੂੰ ਉਸ time call ਕੀਤੀ। ਤੇ ਉਹਨੇ ਮੈਨੂੰ ਸਾਰਾ ਸਮਝਾਇਆ ਬੀ ਇੱਥੇ ਕਾਫ਼ੀ ਸਾਰੀਆਂ job ਹੈਗੀਆਂ, ਕਾਫ਼ੀ ਸਾਰੀਆਂ companies ਵੀ ਜਿਹੜੀ ਤੇਰੀ ਪੜ੍ਹਾਈ ਕੀਤੀ ਆ, ਕੀ ਕੀ ਤੇਰਾ ਕੀਤਾ ਉਸ ਹਿਸਾਬ ਨਾਲ ਤੈਨੂੰ job ਮਿਲਜੂਗੀ, ਬਾਕੀ ਉਹ ਕਹਿੰਦਾ ਵੀ ਮੇਰਾ ਇੱਥੇ ਨਾ ਮੁਹਾਲੀ ਦੇ ਵਿੱਚ office ਆ ਇੱਕ phase ਦੇ ਵਿੱਚ। ਤੇ ਇੱਕ phase ਦੇ ਵਿੱਚ ਉਹਨੇ ਮੈਨੂੰ ਆਪਣਾ address ਭੇਜਤਾ, ਤੇ ਮੈਂ ਅਗਲੇ ਦਿੰਨ ਹੀ ਘਰੋਂ ਤੁਰ ਪਿਆ, ਵੀ ਆਪਣੇ ਪੈਸੇ ਪੂਸੇ ਘਰੋਂ ਲੈਕੇ ਗਿਆ ਮੈਂ ਵਧੀਆ ਮੈਨੂੰ ਘਰ ਦਿਆਂ ਨੇ ਪੱਚੀ ਤੀਹ ਹਜ਼ਾਰ ਰੁਪਈਆ ਦੇ ਤਾ ਵੀ ਚਲ ਚੰਡੀਗੜ੍ਹ ਚਲਿਆਂ ਬੀ ਤੂੰ ਕੋਈ ਨਾ ਕੋਈ ਕੰਮ ਕਰੇਂਗਾ ਉੱਥੇ ਜਾ ਕੇ ਵੀ ਰਹਿਣਾ ਸਹਿਣਾ ਤੇ ਚਲ ਪੈਂਦਾ ਹੀ ਆ, ਫਿਰ ਉਦੋਂ ਉਸ time ਕਿਹੜਾ ਮੈਂ ਬੀ ਕੋਈ PG ਵਗਿਹਰਾ ਲਿਆ ਪਿਆ ਸਿਗਾ, ਤੇ ਫਿਰ ਹੋਟਲਾਂ ਦੇ ਵਿੱਚ ਹੀ ਰਹਿਣਾ ਪੈਂਦਾ ਸਿਗਾ ਤੇ ਉੇਦੋਂ daily ਹਜ਼ਾਰ ਰੁਪਈਆ ਖ਼ਰਚਾ hotel ਦਾ ਵੀ ਸਿਗਾ। ਤੇ ਮੈਂ ਹੁਣ ਚੰਡੀਗੜ੍ਹ ਆਇਆ bus stand ਤਰਤਾਲੀ ਤੇ ਉੱਥੋਂ ਮੈਂ auto ਲਿਆ ਤੇ ਮੈਂ ਗਿਆ ਮੁਹਾਲੀ ਇੱਕ phase ਦੇ ਵਿੱਚ, ਤੇ ਮੈਂ ਉਹਦੇ ਦਫ਼ਤਰ ਚ ਜਾਕੇ ਮਤਲਬ ਮਿਲਿਆ ਮੈਂ, ਕਾਫ਼ੀ ਮੈਂ ਡਰਦਾ ਡਰਾਉੰਦਾ ਜਿਹਾ ਗਿਆ Office ਚ ਤੇ ਮੈਂ ਉਹਨਾਂ ਨੂੰ ਪੁਛਿੱਆ ਵੀ ਆਪਣੀ ਵੀ ਕੱਲ phone ਤੇ ਗੱਲ ਹੋਈ ਸਿਗੀ, ਵੀ ਤੁਸੀਂ ਮੈਨੂੰ ਕਿਹਾ ਵੀ ਆਜੋ ਵੀ ਮੈਂ ਤੁਹਾਨੂੰ job ਤੇ ਲਵਾ ਦੂੰਗਾ। ਤੇ ਉਹਨਾ ਨੇ ਮੇਰੇ ਤੋਂ ਨਾ ਇੱਕ ਹਜ਼ਾਰ ਰੁਪਈਆ ਲਿਆ ਤੇ ਇੱਕ ਉਹਨਾ ਨੇ ਮੈਨੂੰ slip ਕੱਟ ਕੇ ਦੇਤੀ ਪਰਚੀ ਤੇ ਕਹਿੰਦੇ ਬੀ ਹਜ਼ਾਰ ਰੁਪਈਆ ਲਗੂੱਗਾ ਤੇ ਹਜ਼ਾਰ ਰੁਪਈਆ ਮੈੋਂ ਉਹਨਾ ਨੂੰ ਦੇਕੇ ਫਿਰ ਮੈਨੂੰ ਕਹਿੰਦੇ ਬੀ ਸਾਲ ਦੇ ਵਿੱਚ ਕਦੋਂ ਵੀ ਜੇ ਤੁਹਾਨੂੰ job ਚਾਹੀਦੀ ਹੋਵੇ ਤਾਂ ਤੁਸੀਂ ਦੁਬਾਰਾ ਪੈਸੇ ਨੀ ਦੇਣੇ, ਵੀ ਅਸੀਂ ਤੁਹਾਨੂੰ ਦਸਾਂਗੇ ਵੀ ਇੱਥੇ job ਮਿਲਦੀ ਆ ਜਾਂ ਇੱਥੇ ਨਹੀਂ। ਤੇ ਤੁਸੀਂ ਉੱਥੇ ਜਾ ਕੇ ਆਪਣੀ interview ਦੇ ਆਓ, ਤੇ ਮੈਨੂੰ ਉਹਨੇ ਨਾ ਇੱਕ page ਦੇ ਉੱਤੇ address ਲਿੱਖ ਕੇ ਦੇਤਾ ਕੰਪਣੀਆਂ ਦਾ, ਤੇ ਮੈਨੂੰ ਕਹਿੰਦੇ ਬੀ ਇੱਥੇ interview ਚੱਲ ਰਹੀ ਹੈ ਤੇ ਇੱਥੇ ਆਹਾ ਮੇਰਾ ਨਾਮ ਲੈ ਦਈਂ ਤੇ ਆਪਣੀ ਉੱਥੇ interview ਦੇ ਆਈਂ। ਤੇ ਮੈਂ ਪਹਿਲੇ ਉਹਨੇ ਮੈਨੂੰ immigration ਦੀ company ਦੱਸੀ ਤੇ ਉਹ ਹੈਗੀ ਆ ਇੱਕ phase ਦੇ ਵਿੱਚ, ਤੇ ਇੱਕ phase ਦੇ ਵਿੱਚ ਉੱਥੇ ਨੇੜੇ ਹੀ ਸਿਗੀ, ਤੇ ਮੈਂ ਨਾ immigration ਉਹਦਾ ਨਾਮ ਸਿਗਾ Destination Immigration ਤੇ ਮੈਂ ਉੱਥੇ interview ਲਈ ਗਿਆ, ਤੇ ਮੈਂ interview ਮਤਲਬ ਉੱਥੇ ਜਦੋਂ ਮੈਂ ਦਿੱਤੀ ਤੇ ਉਹ ਮਤਲਬ ਅੱਗੋਂ ਬੰਦਾ ਹੀ ਸਿਗਾ ਉਹ, ਸਾਡੇ area ਦਾ ਹੀ ਸਿਗਾ ਉਹੋ, ਮੋਗੇ area ਦਾ ਸਿਗਾ ਉਹੋ, ਤੇ ਉਹਨੇ ਮੇਰੇ ਤੋਂ ਜਿਨੀਆਂ ਵੀ ਗੱਲਾਂ ਪੁਛੀਆਂ ਮੈਂ ਉਹਨੂੰ ਸੱਬ ਕੁੱਝ ਦਸਤਾ ਤੇ ਮੈਨੂੰ ਉਹ ਕਹਿੰਦਾ ਬੀ ਸਤਾਰਾਂ ਅਠਾਰਾਂ ਹਜ਼ਾਰ ਤੇ ਵੀ ਤੈਨੂੰ ਰੱਖ ਲੈਨੇ ਆਂ ਇੱਥੇ। ਤੇ ਮੈਨੂੰ ਕਹਿੰਦੇ ਬੀ ਤੂੰ ਕੱਲ ਨੂੰ ਆਜੀਂ, ਤੇ ਕੱਲ ਨੂੰ ਨਾਲ ਮੁੰਡਾ ਆਊਗਾ ਤੇ ਤੈਨੂੰ ਕੰਮ ਸਿੱਖਾਦਾਂਗੇ। ਤੇ ਮੈਂ ਫਿਰ ਉੱਥੇ ਗਿਆ ਤੇ ਉਹਨੇ ਕੀ ਕੀਤਾ ਵੀ ਮੈਨੂੰ ਇੱਕ lady ਦੇ ਕੋਲੇ ਭੇਜਤਾ, ਮੈਨੂੰ ਕਹਿੰਦੇ ਵੀ ਇਹਦੇ ਕੋਲੇ ਜਾ ਕੇ ਤੇ ਤੂੰ ਦੁਬਾਰਾ ਆ, ਥੋੜੀ ਜਿਹੀ interview ਦੇ ਕੇ ਆ ਤੇ ਮੈਂ ਉਹਨੂੰ interview ਦਿੱਤੀ, ਤੇ ਮੈਨੂੰ ਕਹਿੰਦੀ ਬੀ ਤੈਨੂੰ callback ਆਜੁਗਾ, ਤੇ ਫਿਰ ਤੁਸੀਂ ਆਪਣਾ joining ਦਾ ਦੇਖ ਲਿਓ। ਤੇ ਮੈਂ ਮਤਲਬ ਉਹਦੇ ਤੇ ਇੱਕ ਦਿੰਨ ਲਈ trust ਕਰ ਲਿਆ ਵੀ ਮੈਂ ਕਿਹਾ ਚੱਲ ਉਡੀਕ ਲੈਨੇ ਆਂ ਵੀ ਅਗਰ call ਆਉੰਦੀ ਆ ਕਿ ਨਹੀਂ ਆਉੰਦੀ। ਪੂਰਾ ਦਿੰਨ ਚਲਾ ਗਿਆ ਤੇ ਮੈਨੂੰ ਕੋਈ call ਨਹੀਂ ਆਈ ਕੋਈ message ਨਹੀਂ ਆਇਆ, ਤੇ ਅਗਲੇ ਦਿਨ ਫਿਰ ਮੈਨੂੰ ਜਿਹੜਾ ਉਹੀ ਉਹਨੇ ਪਰਚੀ ਦੇ ਉੱਤੇ number ਲਿੱਖ ਕੇ ਦਿੱਤਾ ਸਿਗਾ, ਹੈਨਾ ਤੇ ਮੈਂ ਉਹੀ number ਤੇ ਮਤਲਬ ਮੈਂ address ਜਦੋਂ ਮੈਂ ਆਪਣੇ phone ਦੇ ਵਿੱਚ ਭਰਿਆ ਤੇ ਉਹ ਸਿਗਾ ਸਤਾਹਟ sector ਦੇ ਵਿੱਚ ਇੱਕ company ਆ Dr. IT, ਉਹਦੇ ਵਿੱਚ ਫਿਰ ਮੈਂ ਇੱਥੇ entry ਲਈ ਤੇ ਮੈਂ ਅੰਦਰ ਆਇਆ ਤੇ ਫਿਰ ਇੱਥੇ interview ਆਂ ਚੱਲ ਰਹੀਆਂ ਸਿਗੀਆਂ, ਤੇ ਅੰਦਰ ਆਕੇ ਤੇ ਫਿਰ ਜਦੋਂ ਮੈਂ ਇੱਥੇ interview ਦਿੱਤੀ ਪਹਿਲੇ ਦਿੰਨ ਹੀ ਸਾਡੀ interview ਹੋਗੀ, ਤੇ ਹੋਈ ਸਾਡੀ ਕਾਫ਼ੀ late ਹੋਈ ਵੈਸੇ ਛੇ ਸਾਡੇ ਛੇ ਸੱਤ ਵਜੇ ਸਾਡੀ interview ਹੋਈ, ਰਾਤ ਹੀ ਹੋ ਗਈ ਜਵਾਂ, ਸੁਬਾਹ ਦੇ ਬੈਠੇ ਸਿਗੇ ਤੇ ਉਨਾਂ time ਚੱਲ ਜਿਹੜੇ ਇੱਥੇ ਹੋਰ ਆਏ ਸਿਗੇ ਮੁੰਡੇ ਜਾਂ ਕੁੜੀਆਂ, ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕੀਤੀਆਂ, ਇੱਕ ਦੂਜੇ ਨੂੰ ਜਾਣਿਆ ਪਛਾਣਿਆ ਬੀ ਕੀ ਕਿਹਦਾ ਕੀਤਾ ਹੋਇਆ ਕੀ ਨਹੀਂ ਕੀਤਾ ਹੋਇਆ ਹੈਣਾ experience ਪੁੱਛ ਲਿਆ ਉਹਨਾ ਨੂੰ, ਤੇ ਫਿਰ ਉੱਧੇ ਹੀ ਜਦੋਂ ਫਿਰ interview ਲਈ ਇੱਕ ਇੱਕ ਕਰਕੇ ਸਾਨੂੰ ਸਾਰਿਆਂ ਨੂੰ ਇਹਨਾ ਨੇ ਬੁਲਾ ਲਿਆ, ਤੇ ਜਦੋਂ ਮੈਂ interview ਦਿੱਤੀ ਤੇ ਮੈਨੂੰ ਉਹਨਾਂ ਨੇ ਰੱਖ ਲਿਆ। ਮੈਨੂੰ ਕਹਿੰਦੇ ਬਈ ਸਾਡੇ ਸਤਾਰਾਂ ਹਜ਼ਾਰ ਤਾਂ ਤੇਰੀ ਤਨਖਾਅ, ਠੀਕ ਹੈ, ਕੇ ਬੀ ਤੁਸੀਂ ਕੱਲ ਤੋਂ ਆਜਾਇਆ ਕਰੋ, ਤੁਹਾਡੀ interview ਜਿਹੜੀ ਹੈਗੀ ਆ ਉਹ clear ਆ। ਤੇ ਫਿਰ ਕੀ ਹੋਇਆ ਬੀ ਸਾਨੂੰ ਘੱਟੋਂ ਘੱਟ ਦਸ ਤੋਂ ਬਾਰ੍ਹਾਂ ਦਿੰਨ ਇਹਨਾਂ ਨੇ ਸਾਨੂੰ ਇੱਦਾਂ ਹੀ ਬੁਲਾਉੰਦੇ ਰਹੇ, ਬੀ ਆਜੋ ਆਜੋ ਤੇ ਅਸੀਂ regular ਆਈ ਗਏ। ਤੇ ਫਿਰ ਐਂ ਇਹਨਾਂ ਦਾ ਕੀ ਹੁੰਦਾ ਕੇ ਜਿੱਨਾਂ time ਨਾ ਪੰਦਰਾ ਵੀਹ ਬੱਚੇ ਨੀ ਕੱਠੇ select ਹੋ ਜਾਂਦੇ, ਉਨਾ time ਇਹੇ wait wait ਕਰਦੇ ਆ ਅੱਗੇ ਇਹਨਾਂ ਨੇ batch ਭੇਜਣਾ ਹੁੰਦਾ।

ਤੇ ਫਿਰ ਸਾਡੀ ਨਾ ਪੂਰਾ ਇੱਕ ਹਫ਼ਤਾ, ਸਾਡੀ ਚੱਲੀ training । ਸਾਡੇ trainer ਦਾ ਨਾਂ ਸਿਗਾ ਰਾਹੁਲ, ਬੜਾ ਅੱਛਾ trainer ਸਿਗਾ ਸਾਡਾ। ਉਹ ਬੰਦੇ ਨੇ ਵੀ ਬੜਾ ਮਤਲਬ ਆਪਣੀ ਜਿੰਦਗੀ ਦੇ ਵਿੱਚ ਵਿੱਚ ਅੱਪਾਂ ਕਹਿ ਲੀਏ ਬੀ ਬਹੁਤ ਜਿਆਦਾ ਮਿਹਨਤ ਕੀਤੀ ਆ ਉਹ ਬੰਦੇ ਨੇ ਹੈਨਾ, ਤੇ ਫਿਰ ਉਹ ਇਸ ਮੁਕਾਮ ਤੇ ਆ ਪਹੁੰਚਿਆ ਉਹੋ। ਉਹਨੇ ਸਾਨੂੰ ਬੜੀ ਵੱਧੀਆ TRAINING, ਬੜੀਆਂ ਵੱਧੀਆ ਸਾਨੂੰ ਉਹਨੇ EXAMPLES ਦੇ ਦੇ ਕੇ ਸੱਭ ਕੁੱਝ ਉਹਨੇ ਸਮਝਾਇਆ ਹੈਣਾ। ਤੇ ਫਿਰ ਅਸੀਂ ਇੱਥੇ ਜਿਹੜੀ ਸਾਡੀ selection ਹੋਈ ਸੀ ਉਹ ਮੈਂ ਦਸਣਾ ਭੁੱਲ ਗਿਆ, ਸਾਡੀ ਹੋਈ ਸੀ swiggy ਦੇ ਵਿੱਚ ਸੀ customer care ਦੀ ਸਾਡੀ job ਸਿਗੀ, chatting ਕਰਣੀ ਸਿਗੀ, ਬੀ ਜਿਵੇਂ ਆਪਾਂ ਲਿੱਖ ਕੇ message ਭੇਜ ਦਿੱਨੇ ਆਂ ਨਾ

ਕੁੱਝਕੁ ਜਿਵੇਂ ਮੰਨ ਲੈ ਦਾਲ ਦਾਲ ਮੱਖਣੀ ਕੀਤੀ ਹੋਵੇ, ਉਹਨੂੰ ਸਮੋਸੇ ਆਜਾਣ, ਜਾਂ ਜਿਹੜੇ ਆਪਣੇ delivery ਆਲੇ ਹੁੰਦੇ ਆ ਨਾ, ਇਹ ਜਾਂ order ਮਤਲਬ ਜਲਦੀ ਨਾ ਲੈਕੇ ਆਉਣ ਤੇ ਅਸੀਂ ਉਹਨਾਂ ਦੀ help ਕਰਦੇ ਸਿਗੇ ਬੀ ਹਾਂ customer ਆਂ ਦੀ ਵੀ ਇੱਦਾਂ ਇੱਦਾਂ ਕਰਕੇ ਵੀ ਆ, ਉਹਨਾ ਨੂੰ ਜਿਹੜਾ ਕੋਈ problem ਆਉੰਦੀ ਸੀ, ਉਹ ਅਸੀਂ ਇਹਨਾਂ ਦਾ ਹੱਲ ਕਰਕੇ ਦਿੰਦੇ ਸਿਗੇ, ਉਹਦੀ ਸਾਡੀ job ਸਿਗੀ। ਹਫ਼ਤਾ ਸਾਡੀ ਫਿਰ training ਚੱਲੀ, ਤੇ training ਤੋਂ ਬਾਅਦ ਫਿਰ ਸਾਨੂੰ ਇਹਨਾਂ ਨੇ ਜਿੱਥੇ ਇਹਨਾਂ ਦਾ ਸਾਰਾ ਬੈਠਦਾ, ਪੁਰਾਣੇ ਬੱਚੇ, staff ਸਾਰਾ ਕੁੱਝ ਹੈਣਾ, ਤੇ ਫਿਰ ਸਾਨੂੰ ਉੱਥੇ ਲੇ ਆਏ floor ਦੇ ਉੱਤੇ ਇਹੇ। Floor ਦੇ ਉੱਤੇ ਕੀ ਹੁੰਦਾ ਵੀ ਸਾਨੂੰ ਕਹਿੰਦੇ ਬੀ, ਤੁਸੀਂ ਜਿੱਦਾਂ ਬਾਕੀ ਸਾਰੇ ਬੱਚੇ ਕੰਮ ਕਰਦੇ ਆ ਹੁਣ ਤੁਸੀਂ ਓੱਦਾਂ ਹੀ ਕੰਮ ਕਰਣਾ ਤੇ ਪੰਜ ਦਿਨਾਂ ਦੇ ਵਿੱਚ ਵਿੱਚ ਤੁਹਾਡਾ ਇੱਕ test ਹੋਊਗਾ ਦੁਬਾਰਾ ਤੇ ਉਹ ਹੁਣ ਤੁਸੀਂ ਮਤਲਬ clear ਕਰਣਾ ਤੁਸੀਂ ਸਾਰਿਆਂ ਨੇ ਤੇ ਅਸੀਂ ਕਿਹਾ ਕੋਈ ਗੱਲ ਨਹੀਂ ਜੀ, ਤੇ ਸਾਡਾ ਪੰਜਾ ਦਿਨਾਂ ਬਾਅਦ ਓਹ test clear ਹੋ ਗਿਆ ਰੱਬ ਦੀ ਕਿਰਪਾ ਨਾਲ, ਤੇ ਅੱਜ ਵੀ job ਕਰ ਰਹੇ ਆਂ। ਧੰਨਵਾਦ ਜੀ।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

Hello ਹਾਂਜੀ ਕੀ ਕਰਨ ਦਏ ਜੇ? ਹਮ ਬਸ ਬੈਠੀ ਹੋਰ ਤੂੰ ਸਣਾ?

ਹਮ ਹੋਰ ਰੋਟੀ ਪਾਣੀ ਖਾ ਲਿਆ? ਹਮ ਠੀਕੇ ਹੋਰ ਸਣਾਓ ਆਢੀ ਗੁਆਢੀਆਂ ਦੀ ਹਮ ਆਂਢ ਗੁਆਂਢ ਵੀ ਠੀਕੇ ਆਂਢ ਗੁਆਂਢ ਵੀ ਸ਼ਾਲੀ ਹੁਨਾ ਵੱਲ ਦੇਖ ਕੇ ਹੋਰ ਤਰਾਂ ਹੁੰਦਾ ਉਦਾ ਤਾ ਚੱਲ ਹਮ ਹਮ ਉਹਨਾਂ ਵੱਲ ਦੇਖ ਕੇ ਦੁਖ ਲੱਗਦਾ ਹੋਰ ਕੀ ਕਰਨਾ ਫਿਰ

ਹਮ ਅੱਜ ਵੀ ਦੁਪਿਹਰੇ ਪਈ ਆ ਗੱਲਾਂ ਕਰਨ

ਪੀ ਸਾਡਾ ਮਾਂ ਨੀ ਪਿਓ ਨੀ ਤੇ ਮੇਰਾ ਮੁੰਡਾ ਅਭੀ ਠੀਕ ਨੀ ਸਾਡਾ

ਉਦਣ ਹੀ ਰਾਤ ਉਹਦਾ ਬਾਥਰੂਮ ਰੋਕ ਗਿਆ ਤੇ ਮੈਨੂੰ ਬੜਾ ਰੋਕਾ ਆਇਆ ਰੱਬਾ ਨਾ ਸਾਡਾ ਮਾ ਨਾ ਸਾਡਾ ਪਿਓ ਤੇ ਪਾਲਿਆ ਕਿਤੇ ਵੱਡਾ ਕੀਤਾ ਜੋ ਵੀ ਹੋਣਾ ਮੈਨੂੰ ਹੋਜੇ ਇਹਨੂੰ ਨਾ ਹੋਏ ਨਾ ਨਾ ਨਿੱਕਾ ਹੋਵੇ ਜਾ ਵੱਡਾ ਦੁਖ ਦਾ ਉਨਾ ਹੁੰਦਾ ਹਨਾ ਤੇ ਬੜਾ ਦੁਖ ਜਿਹਾ ਲੱਗਾ ਮੈਨੂੁੰ ਜਾਗ ਜਾਗ ਕੇ ਕੱਢੀ

ਹਮ ਹੋਰ ਫਿਰ ਸੋਨਾ?

ਹਮ ਅੱਜ ਮੇਰੇ ਤੋ ਜਾਇਆ ਨੀ ਗਿਆ ਸੇਮਾ ਅੱਜ ਮੇਰਾ ਕੰਮ ਮੁਕੇ ਉਹਨੂੰ ਵੀ ਜਿਹੜੀ ਈਸੀ ਆ ਨਾ ਸਾਰੀ ਘਟਗੀ ਅੱਛਾ ਹਮ ਠੀਕਾ ਹਮ ਉਹਦਾ ਆਂਦਾ ਬੱਬੂ ਦਾ ਫੋਨ ਫਾਨ ਹਾ ਆਉਂਦਾ ਬੱਬੂ ਕਰਨਡੀ ਬੱਬੂ ਨੂੰ ਦੱਸਿਆ ਬੱਬੂ ਦੀ ਮੰਮੀ ਆਈ ਤੀ ਨਾ ਅੱਛਾ ਪਤਾ ਲੈਣ ਮੁੰਡਾ ਵੀ ਨੀ ਠੀਕ ਤੇ ਕੱਲ ਗੱਲ ਕਰਨਡੀ ਬੱਬੂ ਪੁਛਣਡੀ